hello hello ਹਾਂਜੀ hello ਹਾਂਜੀ ਹਾਂਜੀ

ਹੋਰ ਕੀ ਹਾਲ ਜੇ ਬਹੁਤ ਵਧੀਆ ਤੂੰ ਸੁਣਾ

ਹਾਂ ਕੀ ਕਰਨ ਦਏ ਓ ਮੈਂ ਕੱਪੜੇ ਧੋ ਕੇ ਹੱਟੀ ਹੀ

ਹਾਂਜੀ ਕੱਲ ਧੋਤੇ ਨੀ ਹੀ ਤੇ ਅੱਜ ਜਿਆਦਾ ਹੀ ਤੇ ਮੈਂ ਚੱਲੋ ਧੋ ਈ ਦਿੰਨੇ ਆ ਫੇਰ ਮੌਸਮ ਦਾ ਵੀ ਕੋਈ ਪਤਾ ਨਹੀਂ ਨਾ ਹੁੰਦਾ ਇਹ ਤੇ ਹੈ ਈ ਆ ਬਈ ਹੁਣ ਮੁੜਕਾ ਆਉਣਾ ਹੁਣ ਤੇ ਝੱਟ ਹੀ ਹੋ ਜਾਂਦੇ ਝੱਟ ਈ ਬਾਰਸ਼ ਆ ਜਾਂਦੀ ਆ ਤੁਹਾਨੂੰ ਪਤਾ ਸਾਰੀਆਂ ਵਾਢੀਆਂ ਸਾਰੀਆਂ ਇੱਦਾਂ ਈ ਨੰਗ ਗਈਆਂ ਓ ਓਹ ਹੋ ਜਾਂਦਾ ਗਰਮੀ ਨਾ ਲੱਗੇ ਇਨ੍ਹਾਂ ਨੂੰ ਹਾਂਜੀ ਖਰੀਫ ਵਾਸਤੇ ਤਾਂ ਵਧੀਆ ਹੈਗੀ ਆ

ਹਣਾ ਹੋਰ ਫਿਰ ਕੀ ਕਰਨ ਦਈ ਆ ਰੋਟੀ ਪਾਣੀ ਪਕਾ ਲਿਆ ਹਾਂਜੀ ਹੋਰ ਅੱਜ ਕੀ ਬਣਾ ਲਿਆ ਈ ਅੱਜ ਮੈਂ ਦਾਲ ਬਣਾਈ ਹੀ ਮਸਰਾ ਦੀ

ਹਾਂਜੀ ਦਾਲ ਚੌਲ ਚੱਲਣਗੇ ਚੌਲ ਜਿਆਦਾ ਬੱਚੇ ਪਸੰਦ ਕਰਦੇ ਆ ਨਾ ਵਧੀਆ ਵਾ ਖਾਣਾ ਈ ਆ ਢਿੱਡ ਭਰ ਨਾ ਹਾਂਜੀ ਨਾਲੇ ਗਰਮੀ ਦੇ ਵਿਚ ਤਾਂ ਰੋਟੀ ਨੂੰ ਦਿਲ ਨੀ ਕਰਦਾ ਹਮ ਹੋਰ ਫਿਰ

ਵਾਂਢੇ ਨੀ ਗਏ ਹਾਂਜੀ ਸਲਾਹ ਬਣਾਉਣ ਦੇ ਹੀ ਜਾਣ ਦੀ ਵੇਖੋ ਕਿੱਦਣ ਜਾਂਦੇ ਹੁਣ ਚਲੋ ਹਾ ਜਿੱਦਣ ਕਿਤੇ ਦਿਹਾੜੀ ਨਾ ਮਿਲੂ ਫਿਰ ਹੀ ਆ ਹਾਂਜੀ ਛੁੱਟੀ ਕਰਨ ਗੇ ਇਹਦੇ ਡੈਡੀ ਤੇ ਫਿਰ

ਆਹ ਚਲੋ ਫਿਰ ਤੁਰ ਆਓ ਦਿਹਾੜੀ ਵੀ ਚਲੋ ਫਿਰਨਾ ਤੁਰਨਾ ਵੀ ਜਰੂਰੀ ਹਾਂਜੀ ਇਹਦੀ ਮਾਸੀ ਤੇ ਸਗੋਂ ਰੋਜ ਈ phone ਕਰਦੀ ਆ ਉਥੇ ਹਾਡੇ ਕੋਲ ਜਾਇਆ ਨੀ ਜਾਂਦਾ ਅੰਬਰਸਰ ਮਾਸੀ ਤੇ ਇੱਥੇ ਦੋ ਦਿਨ ਰਹੀ ਨੀ ਤੇ ਜੀ ਨੀ ਲੱਗਾ ਫਿਰ ਹਾਂਜੀ ਓਹ ਫਿਰ ਗੁਡਿਆ ਠੀਕ ਨਹੀਂ ਨਾ ਉਹ ਬਿਮਾਰ ਹੋ ਗਈ ਇਥੇ ਉਹਦਾ ਦਿਲ ਨਹੀ ਲੱਗਦਾ ਉਹ ਫਿਰ ਉਨ੍ਹਾਂ ਦੇ ਬੱਚੇ ਇਕੋ ਜੇ ਆ ਨਾ

ਹਾਂਜੀ ਓਹ ਫਿਰ ਬਾਹਰ ਉਥੇ ਪਾਰਕ ਦੇ ਵਿਚ ਉਥੇ ਖੇਲਦੇ ਰਹਿੰਦੇ ਖੇਲਦੇ ਰਹਿੰਦੇ ਤਿੰਨੇ ਜਾਣੇ ਦੋ ਉਹਦੀ ਜੇਠਾਣੀ ਦੇ ਆ

ਉਹ ਉਥੇ ਖੇਲਦੇ ਰਹਿੰਦੇ ਹੀ ਫਿਰ ਇਕੋ ਜੇ ਤੁਹਾਨੂੰ ਪਤਾ ਹਾਣ ਨੂੰ ਹਾਣ ਪਿਆਰਾ ਹੁੰਦਾ ਨਾਲੇ ਕਈ ਨਿਆਣੇ ਨਾ ਬੱਚੇ ਪਛਾਣਦੇ ਵੀ ਆ ਹਾਂਜੀ ਤੇ ਓਹ ਉਹਦੇ papa ਦੇ ਨਾਲ ਉਹਨੇ video call ਤੇ ਗੱਲ ਕਰ ਲਈ ਹੀ ਉਥੋਂ ਹੀ ਮੁੜਕੇ ਉਹਨੂੰ ਕੁੜੀ ਨੂੰ ਬੁਖਾਰ ਹੋ ਜਾਂਦਾ ਹੀ ਰੋਜ ਰਾਤ ਨੂੰ

ਹਾਂਜੀ ਫਿਰ ਤਾਂ ਕਰਕੇ ਉਹਨੂੰ ਛੱਡ ਆਈ ਕਿ ਜਿਆਦਾ ਈ ਨਾ ਕਿਤੇ ਬਿਮਾਰ ਹੋ ਜੇ

ਹਮ ਸੱਸ ਸਹੁਰੇ ਨਾਲ ਈ ਆ

ਹਾਜੀ ਨਾਲ ਜੇਠਾਣੀ ਵੀ ਨਾਲ ਹੀ ਇਕੱਠਾ ਪਰਿਵਾਰ ਰਹਿੰਦਾ ਜੇ ਇਕੋ ਥਾਂ ਹੀ

ਜੇਠਾਣੀ ਜੇਠਾਣੀ ਆ ਤਿੰਨ ਭਰਾ ਜੇ ਓਹ

ਹਾਂਜੀ ਵੱਡਾ ਤੇ doctor ਆ ਜਠਾਣੀ ਵੀ doctor ਆ

ਹਾਂਜੀ ਤੇ ਇਹ ਇਹ ਹਾਡਾ ਪ੍ਰਾਹੁਣਾ ਜਿਹੜਾ ਵਾ ਇਹ ready-made ਦੇ ਕੱਪੜੇ ਦੀ ਦੁਕਾਨ ਜੀ ਇਹਦੀ

ਹਾਂਜੀ ਤੇ ਛੋਟਾ ਜਿਹੜਾ ਓਹ ਬਾਹਰੋਂ ਆਇਆ ਹਜੇ ਹੁਣ ਤੇ ਓਹ security guard ਦੀ ਨੌਕਰੀ ਕਰਨ ਦਿਆਂ ਜੇ ਅੰਬਰਸਰ ਵਿਚ ਹੀ

ਬਾਕੀ ਸੱਸ ਸੁਹਰਾ ਹਜੇ ਚੰਗਾ ਭਲਾ ਵਾ ਫਿਰ ਓਹ ਸਬਜੀਆਂ ਸੁਬਜੀਆਂ ਸਾਰੀਆਂ ਸੱਸ ਹੀ ਬਣਾਉਣੀ ਹਜੇ

ਹਾਂਜੀ ਤੇ ਇਹ ਦੋਵੇ ਜਾਣੇ ਦਰਾਣੀ ਜਠਾਣੀ ਚੌਲ ਬਣਾਲਾਗੇ ਚਾਹੇ ਫੁਲਕੇ ਬਣਾ ਲੈਣ ਚਾਹ ਬਣਾ ਲੈਣ ਬਸ ਠੀਕ ਆ ਚੱਲੋ ਓਹ ਜਿੰਮੇਵਾਰੀ ਵਧੀਆ ਹਾਂਜੀ ਬਾਕੀ ਪਰਿਵਾਰ ਬਹੁਤ ਚੰਗਾ ਜੇ

ਹਾਂਜੀ ਜਦੋਂ phone ਕਰੀਦਾ ਤੇ ਫਿਰ ਓਹ ਸਾਰੇ ਸਾਰਿਆਂ ਨਾਲ ਗੱਲ ਬਾਤ ਕਰੀਦੀ ਆ

ਹਾਂ ਸਗੋਂ ਅੱਗੇ ਕਹਿ ਦਿੰਦੇ ਕਹਿੰਦੇ ਉਹ ਜੇਠਾਣੀ ਜਿਹੜੀ ਉਹਦੀ ਆ ਨਾ ਉਹ ਕਹਿੰਦੇ ਉਹ ਤੇ ਉਨ੍ਹਾਂ ਨੇ ਕਦੀ ਗੱਲ ਹੀ ਨੀ ਕਰਾਈ ਕਹਿ ਦੇ ਨਾਲ ਅਹੀ ਫਿਰ ਸਾਰਿਆਂ ਨਾਲ ਹੀ ਗੱਲ ਕਰਦੇ ਜੇ ਅਹੀ ਕਹਿ ਚਲੋ ਤੁਹੀ ਪਹਿਲਾਂ ਜੇ ਕੁੜੀ ਬਾਅਦ ਵਿਚ ਹਾਡੀ

ਹਾਂਜੀ ਫਿਰ ਸਾਰਿਆਂ ਨਾਲ ਈ ਮੰਮੀ

ਨਹੀ ਸਾਡੀ ਸ਼ਾਨ ਵਿਚ ਕੀ ਫਰਕ ਪੈਂਦਾ ਜੇ ਅਹੀ ਇੰਨਾ ਪੁੱਛ ਲੈਣੇ ਆ ਤੇ

ਉਹ ਉਨ੍ਹਾਂ ਦੀ ਮਰਜੀ ਆ ਜਦੋਂ ਨਹੀਂ ਗੱਲ ਕਰਾਉਂਦੇ ਤੇ ਨਹੀਂ ਸੀ ਨਾ ਉਹ ਕਹਿੰਦੇ ਨਾ ਕਰਾਉਦੇ ਹਾਂਜੀ ਨਾਲੇ ਵੇਖੋ ਇਹ ਵੀ ਇਕ ਸੋਭਾ ਹੀ ਹੁੰਦੀ ਵੇਖੋ ਜੇ ਅਹੀ ਉਨ੍ਹਾਂ ਨਾਲ ਚੰਗੇ ਰਹਿੰਦੇ ਤੇ ਵੇਖੋ ਉਹ ਜਦੋਂ ਵੀ ਆਉਂਦੀ ਫਿਰ ਮੇਰੇ ਕੋਲ ਰਹਿ ਕੇ ਜਾਂਦੀ ਜੇ ਆਪਾ ਨਹੀਂ ਇੱਦਾਂ ਕਰਾਂਗੇ ਤੇ ਫਿਰ ਉਨ੍ਹਾਂ ਨੇ ਕਹਿਣਾ ਇਹ ਕਿੱਦਾਂ ਦੇ ਰਿਸ਼ਤੇਦਾਰ ਫਿਰ ਇੱਦਾਂ ਰਹਿਣ ਵੀ ਨਹੀਂ ਨਾ ਦਿੰਦੇ ਫਿਰ ਅਗਲੇ

ਫਿਰ ਅਗਲੇ ਚੱਲੋ ਜੇ ਅਹੀ ਚੰਗੇ ਹੋਵਾਂਗੇ ਤੇ ਫਿਰ ਹੀ ਅਗਲੇ ਚੰਗੇ ਹੁੰਦੇ ਆ

ਹਾਂਜੀ ਸਗੋਂ ਬੱਚੇ ਵੀ ਆਹ ਦੋ ਤਿੰਨ ਵਾਰੀ ਸਗੋਂ ਰਹਿ ਕੇ ਆਏ ਉਥੇ

ਬਹੁਤ ਹੀ ਇੱਜਤ ਮਾਣ ਕਰਦੇ ਆ ਸਾਰੇ ਜੀਅ ਬਹੁਤ ਚੰਗੇ ਐ ਚਲੋ ਛੁੱਟੀਆਂ ਦੇ ਵਿਚ ਜਾਣਾ ਚਾਹੀਦਾ ਵਾ ਭੈਣ ਭਰਾਵਾਂ ਨੂੰ ਮਿਲਣਾ ਚਾਹੀਦਾ ਵਾ ਹਣਾ

ਐਨੇ ਬਹੁਤ ਸੌਖੇ ਕੁੜੀ ਨੂੰ ਚੱਲੋ ਚੰਗੀ ਗੱਲ ਆ ਜਿਹੜਾ ਨਹੀਂ ਮੈਂ ਪਹਿਲਾਂ ਸਗੋਂ ਮੰਮੀ ਹੀ ਜਦੋਂ ਉਹ ਪਾ ਉਦੋ ਆਪਾ ਸਗੋਂ ਰਿਸ਼ਤੇ ਲੱਭਦੇ ਹੀ ਰਿਸ਼ਤਾ ਉਦੋਂ ਮਿਲਿਆ ਨਹੀਂ ਉਸ ਤੋਂ ਬਾਅਦ ਆਹ ਜਦੋਂ ਮੰਮੀ ਇੱਦਾਂ ਹੋ ਗਏ ਉਸ ਤੋਂ ਬਾਅਦ ਅਹੀ ਚੌ ਮਹੀਨਿਆਂ ਬਾਅਦ ਹੀ ਮੁੜਕੇ ਉਹਦਾ ਰਿਸ਼ਤਾ ਅਹੀ ਵੇਖਿਆ ਚੌ ਮਹੀਨਿਆਂ ਬਾਅਦ ਹੀ ਉਹਦਾ ਰਿਸ਼ਤਾ ਜਾ ਕਰ ਦਿੱਤਾ ਹੀ ਦੇਖਣ ਹੀ ਗਏ ਹੀ ਬਸ ਉੱਦਣ ਈ ਉਹ ਕਹਿੰਦੇ ਨਹੀਂ ਤੋਰਦੇ ਤੁਹੀ ਨਾਲ ਹੀ

ਹਾਂਜੀ ਫਿਰ ਨਾਲ ਹੀ ਕਰ ਦਿੱਤਾ ਹੀ ਨਹੀਂ ਵਧੀਆ ਹੋ ਗਿਆ ਹਣਾ ਬਹੁਤ ਵਧੀਆ ਚਲੋ ਕਰਨੇ ਤਾ ਹੈ ਹੀ ਆ ਜਿਹੜਾ ਸਹਿਮਤੀ ਨਾਲ ਵਧੀਆ ਹੋ ਜਾਂਦਾ ਉਹ ਸਗੋਂ ਕਹਿੰਦੇ ਰਹੇ ਉਦੋਂ ਸਗੋਂ ਰਿਸ਼ਤਾ ਮਿਲਿਆ ਹੀ ਨੀ ਹੀ

ਅਹੀ ਅਁਗੇ ਅਹੀ ਅਁਗੇ ਹੀ ਕਹਿੰਦੇ ਕਹਿੰਦੇ ਉਹਦੇ ਕਰਮਾ ਵਿਚ ਨਹੀ ਹੀ ਇਸ ਤਰ੍ਹਾਂ ਈ ਆ ਬਿੰਬੋ ਹੋਣਾ ਉਦੋ ਨਹੀ ਲੱਭਦਾ ਨਾ ਮੰਨੇ ਨਾ ਕੁੜੀ ਆਖੇ ਮੈਂ ਨੀ ਕਰਾਨਾ ਕੁਰਾਨਾ ਜੇ ਉਨ੍ਹਾਂ ਵੱਡੀ ਨੂੰ ਦੇਖਣ ਗਏ ਤੇ ਉਨ੍ਹਾਂ ਉਥੇ ਕਰ ਲਿਆ

ਹਾਂਜੀ ਸਾਰੇ ਕੰਮ ਹੋ ਜਾਂਦੇ ਬਸ ਦੀਦੀ ਜੀ ਨੀ ਵਿਚ ਵਿਖਦਾ ਆਪਣਾ ਬਾਕੀ ਤੇ ਸਾਰੇ ਕੰਮ ਹੀ ਹੋ ਜਾਂਦੇ ਆ

ਦੱਸੋ ਗੱਲ ਉਹਦੀ ਮਤਲਬ ਝੱਟ ਹੀ ਵੇਖਲਾ ਉਹਦਾ ਵੀ ਹੋ ਗਿਆ ਦੋਹਰੇ ਵੀ ਹੋ ਗਿਆ ਰਾਖੀ ਦਾ ਸਾਰੇ ਕੰਮ ਹੋ ਗਏ ਝੱਟ ਖਤਮ ਤੇ ਚੱਲੋ ਵਧੀਆ

ਹਾਂਜੀ ਨਹੀ ਇਹ ਤੇ ਹੈ ਇਕ ਦੂਜੇ ਨੂੰ ਦੱਸ ਬੰਦਾ ਪਾਊਗਾ ਤੇ ਫਿਰ ਹੀ ਹੋਊਗਾ ਨਾ

ਦੱਸ ਤਾਂ ਹੀ ਤੇ ਕਿਹਾ ਬਈ ਜੇ ਕਿਹੇ ਨੂੰ ਆਖਾਂਗੇ ਵੇਖਾਂਗੇ ਸਾਡੀ ਕੁੜੀ ਦਾ ਕਰਾਉ ਸਾਡੇ ਮੁੰਡੇ ਦਾ ਕਰਾਉ ਤੇ ਸਾਨੂੰ ਕੋਈ ਦੱਸੋ ਤੇ ਫਿਰ ਹੀ ਗੱਲ ਹੋਊਗੀ

ਤੇ ਕੋਈ ਗੱਲ ਨਹੀ ਚੱਲੋ ਜਿਥੇ ਕਿਤੇ ਤੁਹਾਡਾ ਮਨ ਵੱਜਦਾ ਵਾ ਤੁਹੀ ਕਰ ਛੱਡੋ ਸਾਲ ਦੋ ਸਾਲ ਹਣਾ

ਕਾਹਲੇ ਪੈ ਜਾਂਦੇ ਆ ਨਾ ਫਿਰ ਆਹ ਫਿਰ ਸੋਚੀ ਦਾ

ਫਿਰ ਕਿਤੇ ਹੋਰ ਹੋ ਸਕਦਾ ਹਾਜੀ ਦੀਦੀ ਨਾਲੇ ਕਰਮਾਂ ਵਿਚ ਜੇ ਸੁੱਖ ਹਊਗਾ ਨਾ ਫਿਰ ਹੀ ਮਿਲਦਾ ਜੇ ਦੁੱਖ ਆ ਕਰਮਾਂ ਵਿਚ ਫਿਰ ਦੁੱਖ ਹੀ ਮਿਲਣਾ ਵਾ

ਜਿਨ੍ਹਾਂ ਦੇ ਕਰਮਾਂ ਵਿਚ ਦੁੱਖ ਹਊਗਾ ਨਾ ਉਹ ਇਨਸਾਨ ਦੁਖ ਭੋਗਦਾ ਈ ਭੋਗਦਾ ਆ

ਅੱਗੇ ਵੀ ਤੇ ਪਿੱਛੇ ਵੀ ਇਹ ਕੁਝ ਹੀ ਹੁੰਦਾ

ਤੇ ਚਲੋ ਵਧੀਆ ਵਾ ਜਿਥੇ ਫਿਰ ਕੋਈ ਚੰਗਾ ਲੱਭੂਗਾ ਫਿਰ ਦਾ ਫਿਰ ਸਹੀ ਚਲੋ

ਜਾਂਦੇ ਆ ਦੋ ਥਾਂ ਤੇ ਇਹ ਆ ਬਈ ਉਹ ਇਹ ਹੁੰਦਾ ਵਾਂ ਬਈ ਜਦੋਂ ਬੰਦਾ ਕਿਤੇ ਨਿਕਲਦਾ ਆਉਂਦਾ ਜਾਉਦਾ ਰਹੇ ਬੱਚਿਆਂ ਦਾ ਦਿਲ ਹੋਰ ਦਾ ਹੋਰ ਹੋ ਜਾਂਦਾ

ਹਣਾ ਨਿਕਲਣਾ ਨੀ ਫਿਰ ਇਕੋ ਵਾਰ ਨਿਕਲਦੇ ਜਾ ਕੇ ਦਿਲ ਵੀ ਨੀ ਲੱਗਦਾ

ਵਧੀਆ ਵਧੀਆ ਤੇ ਚਲੋ ਨਾਨਕੇ ਨੀ ਗਈ ਕਦੀ

ਮਾਮੇ ਦਾ ਨੂੰਹ ਤੇ ਪੁੱਤ ਆਏ ਹੀ ਉਹ ਸਗੋਂ ਇਥੇ ਮੇਰੇ ਕੋਲੋ ਹੋ ਕੇ ਗਏ ਹੀ ਸਗੋਂ ਤੇ ਉਹ ਵਿਚਾਰੇ ਕਹਿ ਕੇ ਗਏ ਸਗੋਂ ਜਾਇਆ ਨੀ ਜਾਂਦਾ ਦੀਦੀ ਘਰਾਂ ਵਿਚੋਂ ਨੀ ਨੀ ਨਿਕਲਿਆ ਜਾਂਦਾ ਤੇ ਆਹੋ ਇਹ ਤੇ ਹੈ ਈ ਆ ਵਹੁਟੀ ਆਈ ਕੇ ਨਹੀਂ ਅਜੇ ਇਹ ਨੀ ਉਹ ਨੀ ਜੇ ਆਈ ਅਜੇ

ਹਾਂਜੀ ਹਜੇ ਉਥੇ ਈ ਆ ਮੇਰੇ ਹਿਸਾਬ ਨਾਲ ਤੇ ਕੰਮ ਖਰਾਬ ਈ ਆ ਉਨ੍ਹਾਂ ਦਾ ਵੀ ਕੰਮ ਖਰਾਬ ਈ ਜਿਹੜੀ ਇਥੋਂ ਚਲਗੀ ਆ ਫਿਰ ਹੋਰ ਧਿਆਨ ਹੋਣਾ ਤਾਂ ਹੀ ਚਲਗੀ ਆ ਹਾਂਜੀ ਤਾਂ ਈ ਪਤਾ ਕਿ ਸਾਰੇ ਫਿਰ ਇਹੋ ਗੱਲ ਹੀ ਕਹਿੰਦੇ ਕਹਿੰਦੇ ਤੁਹੀ ਰਹਿਣ ਹੀ ਦੋ ਤੁਹੀ ਹਾ ਹੋ ਜਦੋਂ ਇੰਨੇ ਇੰਨੇ ਸਾਰੇ ਰਿਸ਼ਤੇ ਉਹਦਾ ਜੀ ਨਹੀਂ ਲੱਗਣਾ ਇਥੇ ਹਾਂਜੀ ਹੋਰ ਤੁਹੀ ਸੁਣਾਉ ਅਹੀ ਵਧੀਆ ਜਿਹੜੀ ਘੜੀ ਨੰਘ ਜੇ ਬਹੁਤ ਵਧੀਆ

ਬੈਠੇ ਆ ਅਰਮਾਨ ਕਰਨ ਦਏ ਹੋਰ

ਹੋਰ ਕੀ ਕਰਨ ਦਏ ਓ ਸਤ ਸ਼੍ਰੀ ਅਕਾਲ ਮੈਂ ਸੁੱਖੀ ਆਪਣੀ ਕਹਾਣੀ ਅੱਗੇ ਪੇਸ਼ ਕਰਨ ਲੱਗਾ ਹਾਂ ਸੁਭਾਸ਼ ਚੰਦ ਦੇਸ਼ ਵਿਚ ਜਦੋਂ ਤੇ ਅੰਗਰੇਜ਼ਾਂ ਦੇ ਪ੍ਰਤੀ ਕ੍ਰੋਧ ਦੀ ਭਾਵਨਾ ਵਧਦੀ ਜਾ ਰਹੀ ਸੀ ਉਸ ਸਮੇਂ ਸੁਭਾਸ ਚੰਦਰ ਬੋਸ ਦੇ ਪਹਿਲਾਂ ਜਰਮਨੀ ਤੇ ਫਿਰ ਮਲਾਇਆ ਤੋਂ ਪ੍ਰਸ਼ਾਸਿਤ ਹੋਣ ਵਾਲੇ ਨੇ ਉਨ੍ਹਾਂ ਦੇ ਕ੍ਰੋਧ ਨੂੰ ਹੋਰ ਭੜਕਾ ਦਿੱਤਾ ਸਭ ਪਰੇ ਸੰਦੇਸ਼ ਹਜਾਰਾਂ ਭਾਰਤੀ ਬੜੇ ਉਤਸ਼ਹ ਨਾਲ ਸੁਣਦੇ ਅਤੇ ਉਨ੍ਹਾਂ ਦਾ ਸੀਨਾ ਜੋ ਉਸ ਨਾਲ ਤਨ ਜਾਂਦਾ। ਨੇਤਾ ਜੀ ਤੇ ਇਕ ਸੰਤ ਨੇ ਤਾਂ ਲੋਕਾਂ ਦੇ ਮਨ ਵਿਚ ਖਾਸ ਰੂਪ ਨਾਲ ਡੂੰਘਾ ਪ੍ਰਭਾਵ ਪਵਾਇਆ। ਸਾਰਾ ਭਾਰਤ ਉੱਠਿਆ ਤੇ ਉਸਨੇ ਅੰਗਰੇਜਾਂ ਨੂੰ ਭਾਰਤ ਛੱਡ ਦੇਣ ਦੀ ਲਲਕਾਰਿਆ। ਭਾਰਤ ਛੱਡੋ। ਬਿਨਾਂ ਕਾਰਨਾਂ ਤੋਂ ਦੇਸ਼ ਵਿਚ ਅਜਿਹਾ ਪਰਿਵਰਤਨ ਤਿਆਰ ਹੋ ਗਿਆ ਕਿ ਲੋਕ ਅੰਗਰੇਜ਼ਾਂ ਨੂੰ ਕਿਸੇ ਵੀ ਤਰ੍ਹਾਂ ਭਾਰਤ ਛੱਡਣ ਲਈ ਮਜਬੂਰ ਕਰ ਦੇਣਾ ਚਾਹੁੰਦੇ ਸਨ। ਇਸੇ ਉਦੇਸ਼ ਨਾਲ ਚੌਂਦਾ ਜੁਲਾਈ ਉਨੀ ਸੌ ਬਿਆਲੀ ਈਸਵੀ ਤੇ ਤਿੰਨ ਵਿਚ ਕਾਂਗਰਸ ਕਾਰਜਕਾਰੀ ਦੇ ਇਕ ਬੈਠਕ ਬੁਲਾਈ ਗਈ ਅਤੇ ਭਾਰਤ ਛੱਡੋ ਨਾਮਕ ਮਤਾ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸੱਤ ਅੱਠ ਅਗਸਤ ਉਨੀ ਸੌ ਬਿੱਲੀ ਈਸਵੀ ਨੂੰ ਬੰਬਈ ਵਿਚ ਕਾਂਗਰਸ

ਯੋਜਕ ਤੇ ਜੋਰ ਦਿੱਤਾ ਅਤੇ ਵਿਚ ਅੱਠ ਅਗਸਤ ਉਨੀ ਸੌ ਬਿਆਲੀ ਈਸਵੀ ਨੂੰ ਕਾਂਗਰਸ ਕਾਰਜਕਾਰੀ ਤੇ ਸਰਵ ਸੰਮਤੀ ਨਾਲ ਭਾਰਤ ਛੱਡੋ ਪ੍ਰਸਤਾਵ ਪਾਸ ਕੀਤਾ ਕਰਮ ਸਿੰਘ ਛੋਟਾ ਭਰਾ ਸੀਗਾ ਕਰਮ ਸਿੰਘ ਦਾ ਜਿਹੜਾ ਜਾ ਰਾਤ ਨੂੰ ਆਇਆ ਹਾਂ ਇਸ ਰੌਣਕ ਵਾਲੇ ਵਾਤਾਵਰਣ ਵਿਚ ਖੁਲੀਆਂ ਗੱਲਾਂ ਬਾਤਾਂ ਹੋਣ ਲੱਗੀਆ। ਮਾਣ ਸਿੰਘ ਨੇ ਦੱਸਿਆ ਕਿ ਬਰਮਾ ਜੀ ਜਿਹੜੀ ਲੜਾਈ ਸੀ ਵਿਚ ਕਰਮ ਦੀ ਗੋਲੀ ਬਹੁਤ ਹੀ ਪ੍ਰਸਿੱਧ ਹੋਈ ਸੀ। ਬਸ ਉਹਦੇ ਘੋੜਾ ਦਬਾਉਣ ਦੀ ਦੇਰੀ ਹੁੰਦੀ ਸੀਗੀ ਕਿ ਅੱਖ ਝਪਕਣ ਦੇ ਸਮੇਂ ਵਿਚ ਹੀ ਇਕ ਚੁਕੰਨੀ ਹੇਠਾਂ ਲੇਟ ਜਾਂਦਾ ਸੀਗਾ ਤੇ ਉਨ੍ਹਾਂ ਨੂੰ ਕਰਮ ਸਿੰਘ ਦੇ ਨਾਂ ਪਤਾ ਨਹੀਂ ਸੀ ਲੱਗਿਆ ਕਿ ਉਸਨੇ ਇਕ ਜਪਾਨੀ ਕਿਥੋਂ ਲੱਭ ਲਿਆਂਦਾ ਲਿਆ। ਗੱਲ ਕਰਦਾ ਮਾਨ ਸਿੰਘ ਇਥੇ ਰੁਕ ਗਿਆ। ਉਸਨੂੰ ਉਮੀਦ ਸੀਗੀ ਕਿ ਉਹ ਸਾਰੇ ਉਸਤੋਂ ਬਰਮਾ ਦੀ ਲੜਾਈ ਦੀਆਂ ਬਹੁਤ ਗੱਲਾਂ ਪੁੱਛਣਗੇ। ਉਸ ਨੂੰ ਬਾਰ ਬਾਰ ਪੁੱਛਦੇ ਰਹਿਣਗੇ ਕਿ ਕਿਵੇਂ ਕਿਥੇ ਕੀ ਹੋਇਆ ਸੀਗਾ। ਕਿਵੇਂ ਕੀਤਾ ਸੀਗਾ। ਮਾਨ ਸਿੰਘ ਦਾ ਅੰਦਰ ਗੱਲਾਂ ਨਾਲ ਭਰਿਆ ਹੋਇਆ ਸੀਗਾ ਕਿ ਮੈਂ ਕਦ ਇਨ੍ਹਾਂ ਨੂੰ ਦੱਸ ਦਵਾ ਜੋ ਜੋ ਸਵਾਲ ਮੈਨੂੰ ਬਾਰ ਬਾਰ ਪੁੱਛਣਗੇ ਮੈਂ ਇਨ੍ਹਾਂ ਨੂੰ ਦੱਸਾਂ ਖੁਸ਼ ਹੋ ਕੇ ਪਰ ਇਥੇ ਤਾਂ ਉਸਦੀ ਗੱਲ ਕੋਈ ਸੁਣਦਾ ਹੀ ਨਹੀਂ ਸੀਗਾ। ਕੁਛ ਦੇਰ ਇਸੇ ਤਰ੍ਹਾਂ ਹੀ ਰਿਹਾ ਫਿਰ ਬੁੱਢੇ ਬਾਬੇ ਨੇ ਜਸਵੰਤ ਤੋਂ ਪੁੱਛਿਆ ਉਨ੍ਹਾਂ ਦੀ ਪਾਣੀ ਦੀ ਵਾਰੀ ਕਦੋਂ ਆਣੀ। ਜਸਵੰਤ ਨੇ ਦੱਸਿਆ ਕਿ ਉਨ੍ਹਾਂ ਦੀ ਪਾਣੀ ਦੀ ਵਾਰੀ ਪਰਸੋਂ ਤਿੰਨ ਵਜੇ ਸਵੇਰੇ ਲੱਗਣੀ ਐ ਤੁਸੀਂ ਉਸ ਤੋਂ ਪਹਿਲਾਂ ਪਹਿਲਾਂ ਕਰਲੋ ਮਾਨ ਸਿੰਘ ਨੇ ਤਿੰਨ ਵਜੇ ਸਵੇਰੇ ਦਾ ਨਾ ਸੁਣ ਕੇ ਮੁੜ ਗੱਲ ਛੇੜੀ। ਉਹ ਆਪਣੇ ਦੋਸਤ ਕਰਮ ਸਿੰਘ ਦੀਆਂ ਜੀ ਭਰ ਕੇ ਗੱਲਾਂ ਕਰਨਾ ਚਾਹੁੰਦਾ ਸੀਗਾ ਹੈ ਮੈਨੂੰ ਗੱਲਾਂ ਛੇੜਣ ਛੇੜਣ ਮੈਨੂੰ ਪੁਛਣ ਤੇ ਮੈਂ ਉਨ੍ਹਾਂ ਦੀਆਂ ਗੱਲਾਂ ਦੱਸਾਂ। ਮਾਨ ਸਿੰਘ ਨੇ ਕਿਹਾ ਕਿ ਕਰਮ ਸਿੰਘ ਫੌਜ ਵਿਚ ਭਰਤੀ ਹੋਣ ਕਾਰਨ ਰਾਤ ਦੇ ਪਹਿਰ ਵੇਲੇ ਉੱਠਣ ਤੋਂ ਬੱਚ ਗਿਆ ਉਸਨੂੰ ਫੌਜ ਵਿਚ ਸਵੇਰੇ ਉਠਣ ਦਾ ਬਹੁਤ ਆਲਸ ਆਂਦਾ ਸੀਗਾ। ਉਸਨੂੰ ਇਹ ਸੀਗਾ ਕਿ ਮੈਂ ਥੋੜਾ ਜਾ ਹੋਰ ਸੌ ਲਵਾ। ਉਥੇ ਉਹ ਬਹੋਤ ਸਾਰਿਆਂ ਤੋਂ ਬਾਅਦ ਉੱਠਦਾ ਤੇ ਗੱਲਾਂ ਨਾਲ ਹੀ ਉਹ ਉਸਦੇ ਉਹ ਕਿਸੇ ਦਾ ਉਤਸ਼ਾਹ ਨਾ ਜਾਗਿਆ ਫਿਰ ਰੋਟੀ ਆ ਗਈ। ਰੋਟੀ ਲਈ ਉਨ੍ਹਾਂ ਬਹੁਤ ਉਚੇਚ ਕੀਤਾ ਹੋਇਆ ਸੀਗਾ। ਰੋਟੀ ਖਾਂਦੇ ਮਾਨ ਸਿੰਘ ਨੂੰ ਜਸਵੰਤ ਸਿੰਘ ਨਾ ਪੱਖਾ ਝੱਲ ਰਿਹਾ ਸੀਗਾ। ਮਾਨ ਸਿੰਘ ਦਾ ਇਹ ਖਿਆਲ ਦਿਲੋਂ ਨਿੱਕਲ ਗਿਆ ਕਿ ਘਰ ਵਾਲੇ ਉਸ ਵੱਲ ਧਿਆਨ ਨਹੀਂ ਦੇ ਰਹੇ। ਮਾਨ ਸਿੰਘ ਦੇ ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਛੋਟਾ ਜਾ ਮੁੰਡਾ ਤੁਰਦਾ ਤੁਰਦਾ ਮਾਨ ਸਿੰਘ ਦੀ ਮੰਜੀ ਦੇ ਕੋਲ ਆ ਗਿਆ ਸੀਗਾ ਤੇ ਜੇਕਰ ਮਾਨ ਸਿੰਘ ਕਰਮ ਸਿੰਘ ਦੀਆਂ ਗੱਲਾਂ ਕਿਸੇ ਹੋਰ ਨਾਲ ਨਹੀਂ ਸੀ ਕਰ ਸਕਦਾ ਤਾਂ ਉਸਦੇ ਮੁੰਡੇ ਨਾਲ ਤਾਂ ਕਰ ਹੀ ਸਕਦਾ ਸੀਗਾ। ਮਾਨ ਸਿੰਘ ਨੇ ਕਰਮ ਸਿੰਘ ਦੇ ਮੁੰਡੇ ਨੂੰ ਕੁੱਛੜ ਚੁੱਕ ਲਿਆ ਗੋਦੀ ਵਿਚ ਚੱਕ ਕੇ ਉਹ ਨੂੰ ਕਹਿਣ ਲੱਗਾ ਕਿ ਉਹਦੇ ਆਪਣੇ ਬਾਪੂ ਕੋਲ ਜਾਣਾ ਹੈ। ਪਰ ਜਾਣਾ ਤਾਂ ਹੈ ਪਰ ਉਹ ਉਸਦੇ ਨਾਲ ਚੱਲੇ। ਉਥੇ ਬਹੁਤ ਮੀਂਹ ਪੈਂਦਾ ਹੈ। ਉਥੇ ਬਹੁਤ ਹੀ ਯਾਨੀ ਉਹ ਨੂੰ ਮੁੰਡੇ ਨੂੰ ਬਹੁਤ ਗੱਲਾਂ ਸੁਣਾਉਣ ਲੱਗ ਪਿਆ ਸੀਗਾ। ਅੱਛਾ ਜੀ ਅੱਠ ਅਗਸਤ ਉਨੀ ਸੌ ਬਿਆਲੀ ਈਸਵੀ ਨੂੰ ਬੰਬਈ ਵਿਚ ਹੋਏ ਕਾਂਗਰਸ ਦੇ ਸਮਾਗਮ ਵਿਚ ਪਾਸ ਕੀਤੇ ਗਏ ਭਾਰਤ ਛੱਡੋ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਗਈ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਗਾਂਧੀ ਜੀ ਦੀ ਅਗਵਾਈ ਵਿਚ ਇਕ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਸਰਕਾਰ ਵਿਸ਼ਵ ਯੁੱਧ ਦੇ ਦੌਰਾਨ ਕਿਸੇ ਅੰਦੋਲਨ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ । ਇਸ ਲਈ ਉਸਨੇ ਇਸ ਅੰਦੋਲਨ ਨੂੰ ਸ਼ੁਰੂ ਤੋਂ ਹੀ ਦਬਾਉਣ ਦਾ ਫੈਸਲਾ ਕੀਤਾ। ਇਸਨੇ ਨੌ ਅਗਸਤ ਨੂੰ ਸਵੇਰੇ ਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾਕਟਰ ਰਜਿੰਦਰ ਪ੍ਰਸਾਦ, ਸਰਦਾਰ ਪਟੇਲ, ਮੌਲਾਨਾ ਅਬਦੁਲ ਕਲਾਮ

ਨੇਤਾਵਾਂ ਦੀ ਗ੍ਰਿਫਤਾਰੀ ਦਾ ਸਮਾਚਾਰ ਜੰਗਲ ਵਿਚ ਅੱਗ ਵਾਂਗ ਫੈਲਿਆ। ਇਹ ਸੁਣ ਕੇ ਪੂਰੇ ਦੇਸ਼ ਵਿਚ ਹਲਚਲ ਜਿਹੀ ਮੱਚ ਗਈ। ਲੋਕਾਂ ਨੇ ਆਪਣੇ ਪਿਆਰੇ ਨੇਤਾਵਾਂ ਦੀ ਰਿਹਾਈ ਲਈ ਦੇਸ਼ ਭਰ ਵਿਚ ਹੜਤਾਲਾਂ ਦੇ ਕੀਤੇ। ਕਰੋ ਜਾ ਮਰੋ ਅਤੇ ਭਾਰਤ ਛੱਡੋ ਦਾ ਨਾਰਾ ਹਰ ਪਾਸੇ ਗੂੰਜ ਰਿਹਾ ਸੀ। ਇਸ ਪ੍ਰਕਾਰ ਇਸ ਅੰਦੋਲਨ ਦੇ ਤੋਂ ਇਕ ਰਾਸ਼ਟਰਵਾਦੀ ਅੰਦੋਲਨ ਦਾ ਰੂਪ ਧਾਰਨ ਕਰ ਲਿਆ। ਭ੍ਰਿਸ਼ਟੀ ਸਰਕਾਰ ਇਸ ਅੰਦੋਲਨ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਘਬਰਾ ਗਈ। ਇਸ ਲਈ ਉਸਦੇ ਦਾ ਸਹਾਰਾ ਲਿਆ। ਸਰਕਾਰ ਦੀ ਦਮਨ ਦੀ ਨੀਤੀ ਦੇ ਕਾਰਨ ਲੋਕ ਭੜਕ ਉਠੇ। ਉਨ੍ਹਾਂ ਨੇ ਦੇਸ਼ ਭਰ ਵਿਚ ਪੁਲਿਸ ਥਾਣਿਆਂ, ਸਰਕਾਰਾ ਸਰਕਾਰੀ